ਹੁਣ ਓਹਦਾ ਦਿਲ ਲੱਗਾ ਰਹਿੰਦਾ ਭਾਭੀ ਦਾ ਵੀ ਹੋਰ ਹਮ ਨਾਮ

ਅੱਛਾ

ਕਿਹੜੀ ਕਲਾਸ ਚ ਪੜ੍ਹਦੀ ਏ ਦੂਜੀ ਚ ਦੂਜੀ ਚ

ਸਲਮਾ ਵੀ ਬੜੀ cute cute ਆ

ਹਮ ਇਹਦਾ ਭਰਾ ਵੀ ਬੜਾ ਉਹ ਏ

ਬੜਾ ਉਹ ਕਿ ਉਹ ਦਸਿਓ ਮਾੜਾ ਜਿਹਾ

ਨਹੀਂ ਨਹੀਂ ਓਹਦਾ ਮਤਲਬ ਹੁਣ ਕਿ ਦੱਸਾਂ ਥੋਨੂੰ ਬੋਲਣਾ ਨਹੀਂ ਨਾ ਚੱਲ ਕੋਈ ਨਹੀਂ ਹੋਣਾ ਈ ਆ ਚਮਕਦਾ ਬਹੁਤ ਸੁਰੀਲਾ ਆ ਉਹ

ਸੁਹਾਵਣਾ ਸੁਹਾਵਣਾ

ਨਵੀ ਤਾਜੀ hello ਸੁਹਾਵਣਾ ਮੇਰੇ ਬੰਦੇ ਹਮ ਕਿ ਕਹਿੰਦੇ

ਮੇਰੇ ਤਾਂ network ਨਹੀਂ ਆਂਦਾ ਯਾਰ

ਚੱਲ ਕੋਈ ਨਹੀਂ ਇੱਦਾ ਦਾ ਈ ਹੈ ਫੋਨ ਮੇਰਾ ਵੀ ਚਲੋ

ਹਾਂ ਇਹ ਤੇ ਹੈ ਮੈਂ ਕਿਹਾ ਗੱਲ ਕਰਕੇ ਬੰਦਾ ਟੈਮ ਹੀ ਹੋ ਜਾਂਦਾ ਆਪਣਾ ਹਣਾ ਪਾਸ

ਗੱਲਾਂ ਦਾ ਕੜਾਹ ਬਣਾਉਣਾ ਬੜਾ ਵਧੀਆ ਤਰੀਕੇ ਨਾਲ ਆਉਦਾ

ਬੱਸ ਜਿੱਦਾ ਨਹੀਂ ਕਹਿੰਦੇ ਕਹਿੰਦੇ ਗੱਲਾਂ ਦਾ ਖਟਿਆ ਈ ਖਾਣੇ ਆ ਦੀਦੀ ਨਾ ਪਤਾ ਨਹੀਂ ਕਿ ਗੱਲ ਕਰਨ ਢਈ ਮੇਰੀ ਆਦਤ ਏ ਕੇ ਮੈਂ ਦੀਦੀ ਨੂੰ ਜੇ ਕੋਈ ਗੱਲ ਦਸਣੀ ਨਾ ਮੈਂ ਨਾ ਘੁਮਾ ਫਿਰਾ ਕੇ ਗੱਲ ਦਸਣੀ ਆ ਓਹਨੂੰ ਦੀਦੀ ਨੂੰ ਕਹਿੰਦੀ ਕਿ ਆਹੋ ਮੈਨੂੰ ਨਾ ਗੱਲ ਘੁਮਾ ਫਿਰਾ ਕੇ ਦਸਦੀ ਹੁਣਿ ਆ ਮਤਲਬ ਕਿ ਥੋੜਾ ਇਹਦਾ

ਤਾਂ ਕਰਕੇ ਯਾਰ ਸਾਢੇ ਗੁਆਂਢੀ ਆ ਚੰਗੇ ਹੈ

ਆਹੋ ਅਨੂ ਦੀਦੀ ਹੁਣੇ ਆਹ ਸਾਹਮਣੇ ਭਾਭੀ ਹੁਣੇ ਇਕ ਜਿਹੜੀ ਗੁਆਂਢਣ ਚੰਗੀ ਸੀ ਉਹ ਵਿਚਾਰੀ ਰੱਬ ਨੇ ਲੈ ਲਈ ਅੱਛਾ ਤਾਂ ਆਹੋ ਉਹ ਆਂਟੀ ਨਾਲ ਬੜਾ ਮਜਾ ਆਂਦਾ ਸੀ

ਉਹ ਤਾਂ ਉਹ ਤੇ ਕੀਤੇ ਰਿਆ ਦੀਦੀ ਖੜੀ ਹੋ ਜਾਏ ਓਹਨੇ ਕਹਿਣਾ ਮੈਨੂੰ ਰਿਆ ਦੀਆਂ ਗੱਲਾਂ ਬੜੀਆਂ ਰਿਆ ਦੀਦੀ ਪਤਾ ਨਾ ਕਿ

ਚਟਕਾਰੇ ਆਲੀ ਗੱਲ ਕਰਦੀ ਆ ਉਹ ਜਦੋਂ ਕੋਈ ਇਕ ਵਾਰ ਓਹਨੂੰ ਛੇੜ ਦੇ ਨਾ ਓਹਨੇ ਫੇਰ ਜੀਓ ਲਗਣਿਆ ਗੱਲਾਂ ਕਰਨ ਜੀਓ ਲਗਣਿਆ ਤੇ ਓਹਨੂੰ ਨਾ ਗੱਲਾਂ ਬੜੀ ਸੋਹਣਿਆ ਲਗਦੀਆਂ ਹੁੰਦੀਆਂ ਸੀ ਰਿਆ ਦੀਆਂ

ਹਾਂ ਰਿਆ ਦਾ ਵੀ ਓਹਦੇ ਬਿਨਾ ਟੈਮ ਨਹੀਂ ਪਾਸ ਹੁੰਦਾ ਦੀਦੰ ਵਿਚ ਤੇ ਇਕ ਵਰੀ ਤਾਂ ਜਾਣਾ ਹੀ ਹੁੰਦਾ ਸੀ ਓਹਨੇ ਓਹਦੇ ਕੋਲ ਤੇ ਤਾਂ ਕਰਕੇ ਤੇ ਫੇਰ ਓਹਨੇ ਕਹਿਣਾ ਕਿ ਸੈਰ ਕਰਨ ਜਾਣਾ ਫੇਰ ਫੇਰ ਓਥੇ ਓਹਨੇ ਰੋਕ ਲੈਣਾ ਰਿਆ ਦੀਦੀ ਨੂੰ ਓਹਨੇ ਫੇਰ ਗੱਲਾਂ ਕਰਨੀਆਂ ਓਹਨੇ ਕਦੇ ਕਿਸੇ ਦੀ ਗੱਲ ਕਦੇ ਕਿਸੇ ਦੀ ਗੱਲ ਤੇ ਜੋ ਤਾਲੀ ਮਾਰ ਕੇ ਹੱਸਣ ਲਗਣਾ ਰਿਆ ਦੀਦੀ ਨੇ ਬੜਾ ਮਜਾ ਆਂਦਾ ਨਾ ਇਹੇ ਇਹਨਾਂ ਨੇ ਰਾਤ ਨੂੰ ਘੁੰਮਣ ਚੱਲ ਜਾਣਾ ਫੇਰ ਫੇਰ ਉਹ ਯਾਰ ਬੰਦਾ ਨਾ ਜਿਹੜਾ ਚੰਗਾ ਹੁੰਦਾ ਨਾ ਓਹੀ ਰੱਬ ਲੈ ਕੇ ਜਾਂਦੇ ਹੁਣ ਸਾਡਾ ਵੱਡਾ ਜਿੱਦਾਂ ਕਿੰਨਾ ਚੰਗਾ ਸੀ ਕਦੇ ਨਾ ਮਾੜੀ ਨਾ ਕਦੇ ਚੰਗੀ

ਤਰਸ ਵੀ ਨਹੀਂ ਆਂਦਾ ਇਹਨੂੰ

ਤਰਸ ਵੀ ਨਹੀਂ ਆਂਦਾ ਰੱਬ ਨੂੰ ਮੈਂ ਕਿਹਾ ਨਾ ਅੱਛਾ ਉਹ ਮਨੁ ਨੇ

hello

hello hello hello

ਮੈਂ ਕਿਹਾ ਕੇ ਮੈਂ ਮਨੁ ਨੂੰ ਪੁੱਛਿਆ ਸੀ ਮਨੁ ਬੋਲਦਾ ਸੀ ਨਹੀਂ

ਨਹੀਂ ਉਹ ਓਹਦਾ ਨਾ season ਸ਼ੁਰ ਏ ਹੁਣ ਐਸੀਆਂ ਦਾ ਨਹੀਂ ਆਪਣਾ ਮਨੁ ਨਹੀਂ ਇਕ ਮਿੰਟ

ਮੇਰੀ ਗੱਲ ਸੁਨ ਆਪਣਾ ਮਨੁ ਨਹੀਂ ਜਿਹੜਾ ਅਨੂ ਦਾ ਮਨੁ ਹੈਗਾ ਆਹੋ ਨਹੀਂ ਉਹ ਤਾਂ ਸਾਨੂ ਕਹਿੰਦਾ ਸੀ ਕਰੋ ਇਹ ਵਧੀਆ ਆ

ਆਹੋ ਆਹੋ ਨਹੀਂ ਉਹ ਕਹਿੰਦਾ ਸੀਗਾ ਕਹਿੰਦਾ ਖੁਸ਼ਬੂ ਕੀਤਾ ਤੂੰ ਮੈਂ ਕਿਹਾ ਆਹੋ ਮੈਂ ਤਾਂ ਕਰਦੀ ਪਈ ਆ ਇਹ ਤੇ ਦੀਦੀ ਨੂੰ ਵੀ ਕਹਿੰਦੇ ਕਹਿੰਦੇ ਖੁਸ਼ ਦੀਦੀ ਤੂੰ ਵੀ ਕਰ app ਵਧੀਆ ਆ ਇਹ

ਤੇ ਬਾਕੀ ਹੁਣ ਦੀਦੀ ਦੀ ਸੋਚ ਏ ਨਾ ਅੱਗੇ ਕਿਓਂ ਆਹੋ ਇਹ ਤੇ ਹੈ

ਦਫ਼ਾ ਹੋ ਨਹੀਂ ਕਰਦੀ ਨਾ ਕਰੇ ਆਪਾਂ ਤਾਂ ਹੈਗੇ ਈ ਦੀਦੀ

ਤਾਂ ਕਰਕੇ ਚੱਲ ਆਪਾਂ ਨੂੰ ਪਤਾ ਇਹ ਇਹੋਜੇ ਲੋਕ hello hello hello ਆਹ ਵਾਜ ਵਿਚ ਕਿ ਆਈ ਜਾਂਦੀ

ਆਹ ਵਾਜ ਜਿਹੀ ਆਈ ਫੇਰ ਜਿੱਦਾਂ ਜਿਹਾ ਵੱਜਦਾ ਹੁੰਦੇ drum set ਵੱਜਦਾ ਹੁੰਦੇ

ਤੁਸੀਂ ਦੇਖਿਆ ਤੇ ਹੈ ਇਹਦਾ demo ਦੇਖੀ ਤੇ ਹੈ ਇਹਦੀ ਹਾਂ ਓਦੇਂ ਹੀ ਕਿ ਕਹਿੰਦੇ ਪਏ ਸੀ ਤੁਸੀਂ ਉਹ ਮੈਂ ਕਿਹਾ ਉਹ ਲੋਕ ਹੈ ਵੀ ਇੱਦਾ ਦੇ ਈ ਹੈ ਵਹਮੀ

ਤਾਂ ਕਰਕੇ ਫੇਰ ਆਗੀ ਏ ਆ ਲੈਣ ਦੇ ਤੂੰ ਕਿ ਬਣਾਣਾ ਅੱਜ

ਕੱਲ ਤੇ ਕਮੀਨੀ ਤੂੰ ਇਕ ਖਿਚੜੀ ਬਣਾਈ ਤੂੰ ਇਕ ਵਾਰ ਵੀ ਨਹੀਂ ਕਿਹਾ ਦੀਦੀ check ਕਰਕੇ ਦਿਖਾਓ ਮਨੁ ਦੀਦੀ ਕਿੱਦਾਂ ਦੀ ਬਣਾਈ ਏ ਉਹ hello madam ਜੀ ਕਿਉਂ ਝੂਠ ਬੋਲਦੇ ਪਏ ਸ਼ਰੇਆਮ ਮੈਂ ਝੂਠ ਨਹੀਂ ਮੈਂ ਸੱਚ ਬੋਲਦੀ ਪਈ ਆ ਮੈਂ ਸੱਚ ਆ ਜੈਸਮੀਨ ਦੀਦੀ ਹੈਗੇ ਹੈ ਲਾਗੇ

ਦੇਖ ਲਿਓ ਯਾਸਮੀਨ ਨੂੰ ਪੁੱਛਿਆ ਹੋਣਾ ਮੈਨੂੰ ਨਹੀਂ ਪੁੱਛਿਆ ਜੇ ਹੱਦ ਏ ਜਦੋਂ ਮੈਂ ਕਿਹਾ ਸੀ ਦੀਦੀ ਥੋਨੂੰ ਮੈਂ ਠੰਡਾ ਲਿਆਵਾਂ ਜਾ ਗਰਮ ਬਣ ਗਈ ਤੇ ਹੁਣ ਬਣ ਗਈ ਆ ਹੁਣ ਦੱਸੋ ਲਿਆਵਾਂ ਥੋੜੀ ਥੋੜੀ ਦੀਦੀ ਕਹਿੰਦੇ ਨਹੀਂ ਜੈਸਮੀਨ ਦੀਦੀ ਕਹਿੰਦੇ ਨਹੀਂ ਮੈਂ ਕਿਹਾ ਥੋੜੀ ਜਿਹੀ ਖਾ ਲੋ ਕਹਿੰਦੇ ਨਹੀਂ ਤੇ ਆਹੋ ਤੁਸੀਂ ਇੱਦਾ ਸਮਝਾਣ ਸਮਝੁਨ ਲੱਗੇ ਸੀਗੇ ਹੁਣ ਮੈਂ ਥੋਨੂੰ ਕਿ ਕਹਿ ਸਕਦੀ ਆ ਹੁਣ ਮੈਂ ਰੋਟੀ ਬਨਾਣ ਲੱਗੀ ਆ ਠੀਕ ਹੈ ਹੋਰ ਰੋਟੀ ਲੱਗੀ ਮੈਂ ਬਣਾਣ ਚੱਲ ਠੀਕ ਹੈ ਹਮ ਠੀਕ ਆ ਜੇਕਰ ਤੁਸੀਂ ਦਸਵੀਂ ਤੋਂ ਬਾਅਦ ਕੋਈ ਡਿਪਲੋਮਾ ਕੀਤਾ ਹੋਇਆ online ਤੁਸੀਂ GNDU ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਡਿਪਲੋਮਾ ਕਰਨਾ ਚਾਹੁੰਦੇ ਹੋ Private ਠੀਕ ਐ

so ਕਿਵੇਂ ਕਰ ਸਕਦੇ ਹੋ? ਸਾਰਾ ਕੁਝ ਐਸ time ਇਸ ਵੀਡੀਓ ਵਿਚ ਸਿੱਖਣ ਨੂੰ ਮਿਲੇਗਾ I ਬਣੇ ਰਹੋ I ਇਸ ਵੀਡੀਓ ਨੂੰ last ਤਕ watch ਕਰੋ ਤੇ channel ਤੇ ਨਵੇਂ ਆਏ ਹੋ ਤਾਂ ਚੈਨਲ ਨੂੰ subscribe ਜ਼ਰੂਰ ਕਰੋ ਸਭ ਤੋਂ ਪਹਿਲਾਂ ਜੀ ਅਸੀਂ ਜਿਹੜੀ GNDU ਦੀ official website ਐ ਉਸਨੂੰ ਅਸੀਂ open ਕਰ ਲਵਾਂਗੇ ਗੁਰੂ ਨਾਨਕ ਦੇਵ GNDU ਠੀਕ ਐ I enter ਕਰਨਾ ਜਿਵੇਂ ਅਸੀਂ GNDUopen ਕੀਤਾ ਤੁਸੀਂ ਦੇਖੋਗੇ, ਕੀ ਹਮ Right side ਇਕ corner ਆ ਰਿਹਾ ਠੀਕ ਐ, ਇਹਦੇ ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਜਿਹੜਾ ਠੀਕ ਐ so ਸਭ ਤੋਂ ਪਹਿਲਾਂ ਅਸੀਂ ਤੁਸੀਂ ਦੇਖੋਗੇ ਕਿ ਇਹਦੇ ਵਿੱਚ GNDUofficial website ਐ gndu. ac. in ਇਸ ਵੈਬਸਾਈਟ ਨੂੰ ਅਸੀਂ open ਕਰਾਂਗੇ ਠੀਕ ਐ click ਕਰ ਕੇ, ਇਸ website ਨੂੰ ਤੁਸੀਂ open ਕਰ ਲੈਣਾ ਹੈ ਠੀਕ ਆ ਜੀ I ਜਦੋਂ ਅਸੀਂ ਇਸ website ਨੂੰ open ਕਰ ਲਓਗੇ I ਇਸ website ਵਿਚ ਮੈਂ ਥੋਨੂੰ ਦਸ ਦਵਾ ਕਿ ਘਟੋ-ਘੱਟ ਪੰਦਰਾਂ ਜਾਂ ਵੀਹ video ਜਿਹੜੀ ਮੈਂ upload ਕਰਾਂ ਠੀਕ ਐ so ਸਾਰੀਆਂ ਹੀ ਵੀਡੀਓ ਨੂੰ ਤੁਸੀਂ ਜ਼ਰੂਰ ਦੇਖਣਾ ਇਕ ਇਹਨਾਂ ਦਾ Playlist ਵੀ ਬਣੇਗਾ, ਠੀਕ ਐI ਜੇ ਜਿਵੇਂ ਕਿ ਤੁਸੀਂ ਦੇਖ ਰਹੇ ਓ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ official website open ਹੋ ਚੁਕੀ ਐ I ਇਸਨੂੰ ਆਪਣੇ ਮੋਬਾਈਲ ਫੋਨ ਤੋਂ ਜਾਂ ਆਪਣੇ Mouse ਤੋਂ ਜਿਵੇਂ ਥੋੜ੍ਹਾ ਜੇਹਾ scroll ਕਰਕੇ ਨੀਚੇ ਆਵਾਂਗੇ I ਠੀਕ ਐ ਜਿਥੇ ਤੁਸੀਂ ਨੀਚੇ ਆਓਂਗੇ ਤਾਂ ਦੇਖੋਂਗੇ ਕਿ ਇਹਦੀ ਜਿਹੜੀ ਐ Advertisement ਐ ਉਹ ਆਂਦੀ ਐ ਜਿਵੇਂ ਕੋਈ ਪੋਸਟ ਆਂਦੀ ਐ ਜਾਂ ਕੋਈ ਫਾਰਮ ਦੇ link ਆਉਂਦੇ ਨੇ ਜਾਂ ਕੋਈ ਓਹਦਾ ਵੀਡੀਓ ਪਾਇਆ ਜਾਂਦੈ ਜਾਂ ਕੋਈ ਨੋਟਿਸ ਪਾਇਆ ਜਾਂਦੈ ਉਹ ਸਭ ਕੁਝ ਇਹਦੇ ਵਿਚੋਂ ਦਿੱਤਾ ਜਾਂਦਾ ਏ ਆ I ਪਰ ਅਸੀਂ ਕਿ ਕਰਨੀ ਐ ਅਸੀਂ ਕਰਨਾ ਹੈਗਾ ਜੀ main ਕੰਮ student corner ਦਾ ਜੇ ਤੁਸੀਂ ਇਕ ਜੇਕਰ ਤੁਸੀਂ ਇਕ student ਓ ਠੀਕ ਐ ਤੁਸੀਂ online registration ਕਰਨੀ ਚਾਹੁੰਦੇ ਓ ਤੁਸੀਂ ਜਾਓਂਗੇ student corner ਤੇ ਠੀਕ ਤੁਸੀਂ student corner ਤੇ ਜਾਕੇ click ਕਰ ਦੇਣੈ ਇਸ tab ਦੇ ਵਿਚੋਂ student corner ਦੀ ਇਕ tab ਆ ਓਥੇ ਜਾਕੇ click ਕਰੋਗੇ ਤੁਹੀ ਜਿਹੜੇ ਤੁਸੀਂ ਦੇਖੋਗੇ ਕਿ ਜਿਵੇਂ ਤੁਸੀਂ ਇਥੇ click ਕਰੋਂਗੇ ਨਾ ਤੇ ਐ ਦੇਖੋ ਜਿਵੇਂ ਤੁਸੀਂ click ਕਰੋਂਗੇ ਤਾਂ ਥੋਡੇ ਸਾਹਮਣੇ ਏਦਾਂ ਦੇ ਜਿਹੜੇ link ਐ ਉਹ available ਹੋ ਜਾਣਗੇ ਕਿਉਂਕਿ ਮਾਰਕਿੰਗ ਜਿਹੜੇ ਐ ਉਹ start ਹੋ ਜਾਣਗੇ I ਠੀਕ ਐ I ਸੋ ਇਹਨਾਂ ਵਿੱਚੋ ਤੁਸੀਂ ਜਿਹੜੀ information ਐ ਉਹ ਤੁਸੀਂ ਲੈ ਸਕਦੇ ਓ ਇਕ ਗੱਲ ਦਾ ਧਿਆਨ ਰੱਖਣਾ ਕਿ ਕਈ ਵਾਰੀ ਕੀ ਹੁੰਦਾ ਕਿ online admission ਦਾ link ਐ ਉਹ ਨਹੀਂ ਪਾਇਆ ਜਾਂਦਾ I ਠੀਕ ਐ I ਇਕ ਤਾਂ ਤੁਸੀਂ ਇਹਦੇ ਵਿਚ ਸਿੱਧਾ ਵਿਚ ਕਰੋ ਓਹਦੇ ਵਿਚ ਥੋਨੂੰ ਨਹੀਂ ਮਿਲਦਾ online apply ਦਾ ਫੇਰ ਤੁਸੀਂ ਕੀ ਕਰਨਾ ਫੇਰ ਤੁਸੀਂ scroll ਕਰਨਾ ਤੇ ਸਭ ਤੋਂ ਨੀਚੇ ਜਾਣੈ I ਠੀਕ ਐ I ਐਵੇਂ ਤੁਸੀਂ scroll ਕਰਦੇ ਜਾਣੈ, ਉਹ ਸਭ ਤੋਂ ਥੱਲੇ ਜਾਕੇ ਤੁਸੀਂ ਵੇਖੋਗੇ first number ਤੇ left ਸੈਡ ਦੇ Admission admission ਐ examination ਐ Infrastructure ਐ Result section ਠੀਕ ਐ I ਅਸੀਂ ਕੀ ਕਰਨੀ ਐ ਅਸੀਂ ਕਰਨ ਚੱਲੇ ਜੀ Admission ਠੀਕ ਐ I ਜੇਕਰ ਤੁਸੀਂ ਇਕ Campus ਦੇ ਵਿਚ ਰਹਿ ਰਹੇ ਓ ਤਾਂ ਤੁਸੀਂ Campus ਦੇ ਵਿਚ ਆਪਣੀ ਫੀਸ Pay ਕਰਨੀ ਐ Online ਠੀਕ ਐ so ਤੁਸੀਂ Campus admission ਦੀ ਕਲਿਕ ਕਰੋਗੇ But ਅਸੀਂ Private admission apply ਕਰਨੀ ਐ I ਤਾਂ Admission ਤੇ ਜਾਕੇ click ਕਰਾਂਗੇ I ਜੇ ਤੁਸੀਂ Private admission ਤੇ click ਕਰੋਗੇ ਤੁਸੀਂ ਇਥੇ ਨਵੀਂ Tab ਤੁਹਾਡੇ ਜਿਹੜੇ ਮੋਬਾਈਲ ਵਿਚ ਜਿਹੜੀ Open ਹੋਜੇਗੀ Iਠੀਕ ਐ I ਜਿਵੇਂ ਕਿ ਤੁਸੀਂ ਆਪਣੇ ਮੋਬਾਈਲ ਚ ਜਾਂ ਕੰਪਿਊਟਰ screen ਤੇ ਦੇਖ ਰਹੇ ਓ I ਜੀਹਦੇ ਵਿਚ ਆ ਰਿਹਾ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ I ਠੀਕ Iਹੁਣ ਦੇਖੋ, ਹੁਣ ਅਸੀਂ ਜੇਕਰ ਤੁਸੀਂ Private candidate ਹੋ ਜੇਕਰ ਤੁਹਾਡੀ ਕੋਈ ਅਹ ਮਤਲਬ ਕਿ ਕੋਈ ਤੁਹਾਡੀ suppose suppose ਕਰਲੋ ਕਿ ਤੁਹਾਡੀ ਕੋਈ ਮਤਲਬ ਕਿ Suppli ਆਗੀ ਆ ਉਹ ਵੀ ਤੁਸੀਂ Re-appear ਕਰ ਸਕਦੇ ਓ I ਠੀਕ ਆ I But ਸਾਡੀ ਜਿਹੜੀ ਕੀ ਆ, ਸਾਡੀ ਹੈਗੀ ਆ New Admission ਤਾਂ ਅਸੀਂ click ਕਰਾਂਗੇ click here atGNDU ਯੂਨੀਵਰਸਿਟੀ Admission ਠੀਕ ਐ ਤੇ ਅਸੀਂ click ਕਰਾਂਗੇ I ਔਰ ਇਕ ਗੱਲ ਹੋਰ ਐ ਕਿ ਤੁਸੀਂ Instructions ਆ ਜਿਹੜੀਆਂ ਉਹ ਪੜ੍ਹ ਸਕਦੇ ਓ I Re-appear ਤੇ Instructions ਜਿਹੜੀਆਂ ਆਂ Instructions ਤੁਹਾਡੇ ਕੋਲ Time ਹੈ ਤਾਂ ਤੁਸੀਂ Instructions ਪੜ੍ਹ ਵੀ ਸਕਦੇ ਓI ਇਹਦੇ ਤੇ ਇਹਦੇ ਤੇ ਵੀ ਇਕ ਵੀਡੀਓ ਬਣੇਗਾ I Click here forGNDU ਯੂਨੀਵਰਸਿਟੀ Admission ਤੇ click ਕਰ ਦੇਣਾ ਏ ਆ I

login ਕਰਲੋ ਤੁਸੀਂ teachers ਨੂੰ ਬਾਅਦ ਚ ਹੀ ਮਿਲਣੈI ਠੀਕ ਐ I ਜਿਹੜੇ Login ਹੁੰਦੇ ਐ, ਸੋ ਤੁਸੀਂ ਕੀ ਕਰਨਾ ਜੇਕਰ ਤੁਸੀਂ ਮਤਲਬ ਕਿ Registration ਕੀਤੀ ਹੋਈ ਐ, ਤੁਹਾਡੇ ਕੋਲ StudentID ਨੰਬਰ ਹੈ I ਠੀਕ ਐ ਤੁਸੀਂ ਐਥੇ ਆਪਣਾ studentID ਨੰਬਰ ਪਾਓਗੇ password ਪਾਓਗੇ I But ਸਾਡੇ ਕੋਲ ਇਸ time ਕੁਛ ਨੀ ਐ I ਇਸ ਕਰਕੇ ਅਸੀਂ ਕੀ ਕਰਾਂਗੇ New registration ਤੇ ਅਸੀਂ ਜਾਕੇ click ਕਰਾਂ ਜਿਹੜਾ ਕਿ Yellow color ਵਿਚ ਆ ਰਿਹੈ New Registration ਇਹ ਤੇ ਜਾਕੇ ਅਸੀਂ ਕਲਿਕ ਕਰਾਂਗੇ I ਜੇ ਤਾਂ ਤੁਸੀਂ new registration ਦੇ ਵਿਚ click ਕਰੋਗੇ ਤੁਸੀਂ ਫੇਰ ਇੱਕ ਨਵੇਂ page ਤੇ ਚਲੇ ਜਾਓਗੇ I ਠੀਕ ਐ I ਫੇਰ ਦੇਖੋਗੇ ਤੁਸੀਂ ਅਜੇਗੀ register student ofGNDU ਵਿਚ I ਠੀਕ ਐ ਜੇਕਰ ਤੁਸੀਂ ਪਹਿਲਾਂ ਇੱਕ student ਹੈਗੇ ਓ ਤੇ ਤੁਸੀਂ ਮੰਨਲੋ ਵੀ ਤੁਸੀਂ BA ਕਰ ਲਈ ਐ ਤੇ ਹੁਣ ਤੁਸੀਂ ਮਤਲਬ ਕਿ ਓਹਦੇ ਅੱਗੇ-ਪਿੱਛੇ B. Ed ਕਰਨੀ ਚਾਹੁੰਦੇ ਓ ਜਾਂ ਫੇਰ PGDCA ਕਰਨਾ ਚਾਹੁੰਦੇ ਓ, ਕੋਈ Post graduation ਕੋਰਸ ਕਰਨਾ ਚਾਹੁੰਦੇ ਓ ਤੇ ਤੁਸੀਂ already registered student ofGNDU ਤੇ ਹੀ click ਕਰੋਗੇ I radio ਬਟਨ ਹੁਣ ਦੋਨਾਂ ਵਿਚ ਕੀ ਦੋ option ਆ ਜਾਂਦੀ ਐ ਇੱਕ option select ਕਰਨੀ ਹੁੰਦੀ ਐ I ਠੀਕ from other ਬੋਰਡ ਯੂਨੀਵਰਸਿਟੀ Iਕਈ ਵਾਰ ਤੁਸੀਂ plus two ਕੀਤੀ ਐ ਜਾਂ ਦਸਵੀਂ ਪਾਸ ਕੀਤੀ ਐ, ਓਹਤੋਂ ਬਾਅਦ ਕੋਈ ਕੋਰਸ ਕਰਨਾ ਚਾਹੁੰਦੇ ਓ, ਫੇਰ ਤੁਸੀਂ ਕੀ ਕਰੋਗੇ from other ਬੋਰਡ ਯੂਨੀਵਰਸਿਟੀ ਤੇ click ਕਰੋਗੇ click ਕਰਨ ਤੋਂ ਬਾਅਦ ਜਿਹੜਾ ਇਹਦਾ main ਮੰਥਨ ਐ ਜਿਵੇਂ ਕਿ ਤੁਸੀਂ ਦੇਖ ਰਹੇ ਦੇਖ ਰਹੇ ਓ ਓਵੇਂ ਕਿ ਤੁਸੀਂ ਵੀਡੀਓ ਵਿਚ ਥੋਨੂੰ ਲਗੇਗਾ ਕਿ ਵੀਡੀਓ ਨੂੰ ਬਹੁਤ ਲੰਮਾ ਬਣਾਇਆ ਗਿਆ, but ਜੋ main ਮਕਸਦ ਐ ਕਈ ਵਾਰੀ ਕੀ ਹੁੰਦੈ ਜਿਹੜਾ website ਦਾ main link ਐ ਨਾ ਜਿਦਾਂ ਕਿ ਮੈਂ ਇਸ page ਤੇ ਆਇਆ ਤੇ ਮੇਰਾ ਇਹਦਾ website ਦਾ main link ਐ ਜੇਕਰ ਨਾ ਉਹ ਵੀ description ਵਿਚ ਵੈਸੇ ਮੈਂ ਪਾ ਦਵਾ I ਕਈ ਵਾਰੀ ਕੀ ਹੁੰਦਾ ਏ ਐ ਜਿਹੜਾ ਇਹਦਾ link ਹੁੰਦਾ ਏ ਐ ਉਹ open ਹੀ ਨਹੀਂ ਹੁੰਦਾ ਸਾਨੂੰ ਕਈ ਵਾਰ website ਤੋਂ step by step ਸਾਨੂੰ ਚਲਣਾ ਪੈਂਦੈ ਸੋ ਇਹ ਸਭ ਕੁਛ ਥੋਨੂੰ ਮੈਂ ਕਿਓਂ ਦੱਸ ਰਿਹੈਂ ਕਿਓਂਕਿ ਇਹ ਪਿਛਲੇ ਚ ਹੀ corner ਜਾਂ tab ਦੇਖਕੇ ਆਇਆਂ ਉਹ ਤੁਹਾਨੂੰ ਮਤਲਬ ਕਿ ਪਤਾ ਲੱਗ ਸਕੇਗਾI ਠੀਕ ਐ, ਬਸ ਇਨ੍ਹਾਂ ਕੰਮ ਆ ਤੁਸੀਂ ਪਹੁੰਚ ਚੁਕੇ ਓ ਇੱਕ main page ਤੇI ਬਸ ਹੁਣ ਇਥੇ ਕੀ ਕਰਨਾ, ਇਥੇ ਤੁਸੀਂ select ਕਰਨੀ ਐ ਆਪਣੀ ਬੋਰਡ ਕਿ ਕਿਹੜੇ ਬੋਰਡ ਤੋਂ ਤੁਸੀਂ ਮਤਲਬ Plus two ਪਾਸ ਕੀਤੀ ਐ ਜਾਂ ਦਸਵੀਂ ਪਾਸ ਕੀਤੀ ਐ ਜਾਂ ਤੁਸੀਂ ਇੱਕ ਸਾਲ ਦਾ ਡਿਪਲੋਮਾ ਪਾਸ ਕੀਤਾ ਏ ਐ, ਠੀਕ I ਜਿਵੇਂ ਤੁਸੀਂ ਪੰਜਾਬ ਸਕੂਲ ਸਕੂਲ education ਬੋਰਡ ਤੋਂ ਕੀਤੀ ਐ plus two ਜਾਂ ਹੁਣ ਤੁਸੀਂ ਦਸਵੀਂ ਕਲਾਸ ਤੋਂ ਬਾਅਦ ਕੋਈ ਡਿਪਲੋਮਾ ਕਿਤੈ I ਨਹੀਂ ਤਾਂ ਜੇਕਰ ਇਹਨਾਂ ਵਿੱਚੋ ਕੋਈ ਵੀ ਨੀ ਐ ਤਾਂ ਤੁਸੀਂ ਏਦਾਂ ਏ select ਕਰ ਸਕਦੇ ਓI ਵੈਸੇ ਅਸੀਂ ਪੰਜਾਬ ਸਕੂਲ education ਬੋਰਡ select ਕਰਲਿਆ ਇਸ ਤੋਂ ਬਾਅਦ ਜੋ ਵੀ data ਤੁਸੀਂ ਇਹਦੇ ਵਿਚ enter ਕਰਨਾ ਆ, ਉਹ ਬਿਲਕੁਲ correct ਹੋਣਾ ਚਾਹੀਦਾ, ਕੋਈ ਵੀ ਇਹਦੇ ਵਿਚ wrong information ਜਿਹੜੀ ਐ ਨਹੀਂ ਪਾਉਣੀ, ਤੇ ਇਸ time ਮੈਂ ਮੈਂ ਥੋਨੂੰ ਇੱਕ ਦੱਸ ਰਿਹੈਂ ਵੀ ਕਿਦਾਂ apply ਕਰਨੈ

ਇਹ ਸਭ ਕੁਛ ਜਿਹੜਾ ਥੋੜਾ data ਏ ਆ ਉਹ ਬਿਲਕੁਲ ਸਹੀ ਭਰਨਾ ਤੁਸੀਂ ਤੇ ਇਸ ਤੋਂ ਬਾਅਦ ਤੁਸੀਂ ਭਰ ਦੇਣੀ ਆ fetch detail I ਜਦੋਂ ਤੁਸੀਂ fetch detail ਭਰੋਂਗੇ ਨਾ ਤੇ ਤੁਹਾਡਾ ਜਿਹੜਾ data ਏ ਆ ਉਹ ਓਥੇ ਤੁਹਾਡਾ ਆਜੇਗਾ , ਠੀਕ ਐ I ਇਸ ਤੋਂ ਬਾਅਦ ਕੀ ਹੋਏਗਾ ਓਹਦੀ ਅਸੀਂ ਜਿਹੜੀ student ਦੀ ID ਜਿਹੜੀ ਐ, ਉਹ ਅਸੀਂ enter ਕੀਤਾ ਏ ਆ I ਇਹਦੇ ਵਿਚ ਅਸੀਂ ਹੋਰ ਕੁਛ ਵੀ enter ਕਰ ਦਿੰਨੇ ਆਂI ਤੇ ਅਸੀਂ ਇਹਦੇ ਵਿਚ ਆਪਣੇ ਕੋਲੋਂ enter ਕਰ ਦਿੰਨੇ ਆਂ ਜਿਵੇਂ ਕਿ ਅਸੀਂ ਇੱਕ information add ਕਰ ਦਿੱਤੀ ਗ਼ਲਤ ਉਸ ਤੋਂ ਬਾਅਦ ਕੀ ਹੈਗਾ ਕਿ ਤੁਹਾਡੇ ਫੋਨ ਦੇ ਉੱਤੇ ਇੱਕ message ਆ ਜਿਹੜਾ ਆਏਗਾ I ਉਹ ਤੁਸੀਂ ਆਪਣੇ ਕੋਲ ਰੱਖਣਾ ਸਾਂਭਕੇ I ਇਸ ਤੋਂ ਅੱਗੇ ਜਿਹੜਾ process ਆ ਉਹ ਦੇਖੋ, academic detail

Plus two ਤੁਹਾਡੀ stream ਜਿਹੜੀ ਐ ਕਿ ਤੁਸੀਂ Plus two ਕਿਹੜੀ stream ਵਿਚ ਕੀਤੀ ਐ arts ਚ ਕੀਤੀ ਐ commerce ਚ ਕੀਤੀ ਐ, ਕੀਹਦੇ ਚ ਕੀਤੀ ਐ ਉਹ select ਕਰ ਲੈਣਾ ਤੁਸੀਂ, ਤੇ ਇਸ ਤੋਂ ਬਾਅਦ ਇਹਦਾ result ਕੀ ਆਇਆ, ਪਾਸ ਆਇਆ, ਜਾਂ ਤੁਹਾਡੀ ਕੋਈ supply ਹੈਗੀ ਐ I ਜੇਕਰ supply ਐ ਤਾਂ

ਉਹਦੀ ਜਗ੍ਹਾ ਭਰ ਸਕਦੇ ਓ type ਕਰ ਸਕਦੇ ਓl ਠੀਕ ਐ ਜੀl ਇਸ ਤੋਂ ਬਾਅਦ ਦੇਖੋ ਇਸ ਤੋਂ ਬਾਅਦ ਥੋਨੂੰ ਮੈਂ ਦੱਸ ਦਵਾਂ ਕਿ ਤੁਸੀਂ ਇਹ personal detail ਐ ਜਿਹੜੀ ਉਹ ਆਪਣੀ fill ਕਰਨੀ ਹੈਗੀ ਐ, ਬੜੇ ਅਰਾਮ ਨਾਲ ਕਰਨੀ ਆ I ਇਹਦੇ ਵਿਚ ਕੋਈ ਵੀ mistake ਜਿਹੜੀ ਐ ਉਹ ਨਹੀਂ ਹੋਣੀ ਚਾਹੀਦੀ I ਤੁਸੀਂ ਆਪਣਾ student ਨੇ ਆਪਣਾ ਨਾਮ ਭਰਨਾ ਪਹਿਲਾਂ, ਠੀਕ ਐI ਹੁਣ ਆਪਦਾ ਨਾਮ ਆ ਤੁਸੀਂ ਉਹ ਇਧਰ ਭਰ ਦੇਣਾ ਵਿਸ਼ੇ ਚੋਂ ਉਸ ਤੋਂ ਬਾਅਦ ਤੁਸੀਂ ਆਪਣੇ father ਦਾ name ਆ ਜਿਹੜਾ ਉਹ ਇਥੇ ਭਰ ਦੇਣੈ step by step ਸਾਰਾ ਕੰਮ, ਠੀਕ ਐ ਜੀ I ਉਹ ਚ ਕੋਈ mistake ਨੀ ਹੈ I ਇਸ ਤੋਂ ਬਾਅਦ ਤੁਸੀਂ male ਓ ਯਾਂ female ਓ ਉਹ ਤੁਸੀਂ select ਕਰ ਦੇਣੈ I ਉਸ ਤੋਂ ਬਾਅਦ general Category ਨੂੰ belong ਕਰਦੇ ਓ ਜਾਂ SC ਨਾਲ ਜਾਂ ST ਨਾਲ ਜਾਂ BC ਜਾਂ OBCCategory ਆਪਣੀ select ਕਰ ਲੈਣੀ ਐ I ਇਸ ਤੋਂ ਬਾਅਦ ਤੁਸੀਂ physically challenged ਠੀਕ ਐ ਜੇ ਤਾਂ ਤੁਸੀਂ handicapped ਓ ਤਾਂ ਤੁਸੀਂ yes ਕਰ ਸਕਦੇ ਓ I ਇਸ ਤੋਂ ਬਾਅਦ religion ਕਿ ਐ ਜੱਟ ਸਿੱਖ ਓ, ਜੈਨ ਓ, christian ਓ, ਮੁਸਲਿਮ ਓ ਜਾਂ other, ਠੀਕ ਐ I ਜੋ ਤੁਸੀਂ ਆਪਣੇ ਸਿੱਖ ਜਾਤੀ ਨਾਲ ਸੰਬੰਧ ਰੱਖਦੇ ਓ ਤਾਂ ਸਿੱਖ ਭਰ ਸਕਦੇ ਓI ਉਸ ਤੋਂ ਅਗੇ ਤੁਹਾਡੀ Date of birth ਆ ਜਿਹੜੀ ਉਹ ਤੁਸੀਂ ਆਪੇ enter ਕਰ ਦੇਣੀ ਐ step by step ਠੀਕ ਐ ਜੀI ਇਸ ਤੋਂ ਬਾਅਦ ਤੁਸੀਂ ਆਪਣੇ ਘਰ ਦਾ address ਆ ਜਿਹੜਾ ਉਹ ਓਥੇ enter ਕਰ ਦੇਣਾ ਹੈਗਾ ਏ ਆ, ਤੇ city ਜਿਹੜੀ ਤੁਹਾਡੀ local city ਐ I

ਇਸ ਟੈਮ ਜੀ ਤੁਹਾਡਾ correspondence address ਔਰ permanent address ਤੁਹਾਡਾ residence address ਐ ਫਿਰ ਤੁਸੀਂ ਕੀ ਕਰ ਸਕਦੇ ਓ ਤੁਸੀਂ ਕਰ ਸਕਦੇ ਓ click ਜਿਹੜਾ photograph, signature and other information ਉਹ ਤੁਸੀਂ ਇਥੇ ਭਰ ਦੇਣੀ ਆ ਜਿਹੜਾ GNDUregistration ਨੰਬਰ ਐ ਉਹਨਾਂ ਸਟੂਡੈਂਟ ਵਾਸਤੇ ਨੇ

ਤੁਸੀਂ ਆਪਣੇ sign ਆ ਜਿਹੜੇ ਉਹ upload ਕਰ ਦੇਣੇ ਆ ਤੇ ਇਥੋਂ ਫੋਟੋ upload ਕਰ ਦੇਣੀ I ਆਪਣਾ ਪਾਸਵਰਡ ਆ ਜਿਹੜਾ ਉਹ ਤੁਸੀਂ ਲੱਖਾ ਦੇਣਾ ਏ ਆI mean share ਕਰਤਾ ਮਤਲਬ password ਤੁਸੀਂ ਇਥੇ ਲਗਾਓਗੇ, ਓਹੀ ਇਥੇ ਲਗਾਣੈ confirm ਕਰਨਾ I ਫੇਰ ਤੁਸੀਂ ਇਥੋਂ Yes ਕਰੋਗੇ It is hereby declared information is correct. ਜੋ ਮੇਰੇ ਵਲੋਂ information ਦਿੱਤੀ ਗਈ ਆ ਬਿਲਕੁਲ ਸਹੀ ਆ ਕੋਈ ਵੀ ਗ਼ਲਤ ਨਹੀਂ ਆ I ਬਸ ਇਸ ਤੋਂ ਬਾਅਦ ਤੁਸੀਂ captcha ਭਰ ਦੇਣਾ last captcha ਦਾ ਇਨ੍ਹਾਂ ਧਿਆਨ ਰੱਖਣਾ ਕਿ ਜਿਹੜੇ ਅੱਖਰ ਵੱਡੇ ਨੇ ਵੱਡੇ ਭਰੋਗੇ, ਜਿਹੜੇ ਛੋਟੇ ਐ ਛੋਟੇ ਭਰੋਗੇ ਤੇ ਇਸ ਤੋਂ ਬਾਅਦ ਤੁਸੀਂ ਸਾਰੀ ਡਿਟੇਲ ਜਿਹੜੀ ਐ ਉਹ submit ਕਰ ਦੇਣੀ ਐ I ਜਦੋਂ ਤੁਸੀਂ ਡਿਟੇਲ ਨੂੰ ਸੁਬਮਿਤ ਕਰ ਦਿਓਗੇ ਤੁਹਾਡੇ ਮੋਬਾਈਲ ਫੋਨ ਤੇ ਇੱਕ message ਮੈਸਜ ਅਜੇਗਾ I ਕਿ ਤੁਹਾਡੀ ਇਹ RegistrationID ਐ ਉਹ ਹੋ ਗਈ ਐI ਤੁਸੀਂ ਹੁਣ login ਕਰ ਸਕਦੇ ਓI ਠੀਕ ਐI